ਅੱਛਾ ਕਿਹੜਾ ਲਿਆਉਗਾ।

ਅੱਛਾ-ਅੱਛਾ ਚੱਲ ਲੈਅ ਲੈ ਵਧੀਆ ਵਾ ਕੇ।

ਪੈਹੇ ਤੇਰੇ ਕੋਲ਼ ਹੈਗੇ ਚਾਰ ਖਰਚ ਲੈ।

ਉਹ ਤੇ ਫੇਰ ਖਰਚਣੇ ਹੀ ਪੈਣੇ ਆ ਤੈਨੂੰ ਪਤਾ ਹੀ ਆ।

ਕਹਿੰਦੇ ਆ ਕਹਿੰਦੇ ਕਿ ਨਾ ਕੁਝ ਕਹਾਵਤਾਂ ਐਂ ਜੋ ਕਿ ਤੁਹਾਡੇ ਕੇਵਲ ਬੋਲਣ ਤੇ ਜਾਂ ਕਿਸੇ ਕੰਮ ਤੇ ਬੜੀਆਂ ਢੁਕਵੀਆਂ ਬੈਠਦੀਆਂ ਜਿੱਦਾਂ ਹੁਣ ਆ ਸੀਗਾ ਕਿ ਨੁੰਹਾਂ ਨਾਲੋਂ ਮਾਸ ਵੱਖ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ ਜਦੋਂ ਇਹ ਦੱਸਿਆ ਜਾਵੇ ਕਿ ਆਪਣੇ ਸਾਕ-ਸੰਬੰਧੀਆਂ ਨਾਲੋਂ ਟੁੱਟਣਾ ਅਸੰਭਵ ਨਹੀਂ ਤਦ ਇਹ ਬੇਸ਼ੱਕ ਤੁਹਾਡਾ ਭਰਾ ਤੁਹਾਡੇ ਨਾਲ ਸੌ ਵਾਰੀ ਲੜਿਆ ਅਤੇ ਰੁੱਸਿਆ ਹੋਵੇ ਪਰ ਤੁਹਾਨੂੰ ਆਪਣੀ ਧੀ ਦੇ ਵਿਆਹ ਵਿੱਚ ਉਸਨੂੰ ਜਰੂਰ ਸੱਦਣਾ ਚਾਹੀਦਾ ਸੀ ਕਿਉਂਕਿ ਨੁੰਹਾਂ ਨਾਲੋਂ ਮਾਸ ਜਿਹੜਾ ਵੱਖ ਨਹੀਂ ਹੁੰਦਾ। ਦੂਜਾ ਹੁਣ ਇਹ ਗੱਲ ਆ ਸਾਡੇ ਰਿਸ਼ਤੇ ਜਿਹੜੇ ਆ ਉਹ ਬੜੇ ਟੁੱਟੀ ਜਾਂਦੇ ਪਏ ਜਾਂ ਕੱਚੇ ਹੋਈ ਜਾਂਦੇ ਪਏ।

ਕਿਤੇ ਨਾ ਕਿਤੇ ਹੋ ਜਾਂਦੈ ਵੀ ਨੁੰਹਾਂ ਨਾਲੋਂ ਮਾਸ ਜਿਹੜਾ ਏ ਵੱਖ ਨਹੀਂ ਹੁੰਦਾ ਆਪ ਅਸੀਂ ਜੋ ਮਰਜੀ ਕਹਿ ਦੀਏ ਕੋਈ ਤੀਜਾ ਬੰਦਾ ਕਿੱਦਾਂ ਆ ਕੇ ਕਹਿ ਜਵੇ ਸਾਡੇ ਸਾਹਮਣੇ ਕਿਸੇ ਨੂੰ ਕੁੱਝ ਸਾਡੇ ਭਰਾ ਨੂੰ ਕਹਿ ਜਵੇ ਸਾਡੀ ਭੈਣ ਨੂੰ ਕਹਿ ਜਵੇ ਇੱਦਾਂ-ਕਿੱਦਾਂ ਕਹਿ ਜਵੇ। ਓਹੀ ਗੱਲ ਐ ਹੁਣ ਇੱਕ ਐ ਕਿ ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ। ਵੀ ਕੋਈ ਵੀ ਜਿਹੜੀ ਨਵੀਂ ਚੀਜ਼ ਐ ਉਹ ਥੋੜੇ ਦਿਨ ਐ ਰਹਿੰਦੀ ਪਰ ਜਿਹੜੀ ਪੁਰਾਣੀ ਚੀਜ਼ ਐ ਹੈਨਾ ਉਹ ਲੰਬਾ ਸਮਾਂ ਕੱਢ ਜਾਂਦੀ ਕਹਿੰਦੇ ਜਿੱਦਾਂ ਕਹਿੰਦੇ ਹੁੰਦੇ ਆ ਕਿ ਮੈਂ ਕਿਹਾ ਕਿ ਮੈਂ ਨਵੀਂ ਕਾਰ ਨਹੀਂ ਖਰੀਦਣੀ ਸਾਲ, ਸਾਲ ਕੁ ਪੁਰਾਣੀ ਖਰੀਦ ਲੈਨਾਂ ਸਿਆਣੇ ਕਹਿੰਦੇ ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ ਕਹਿੰਦੇ ਹੁੰਦੇ ਆ ਨਾ ਕਿ ਨਵੇਂ ਚ ਨਵੇਂ ਚ ਉਹੋ ਲੈ ਲਓ ਕਿ ਹੁਣ ਜਿਹੜੇ ਨਵੇਂ ਰਿਸ਼ਤੇ ਆਏ ਫਿਰਦੇ ਆ ਕਿੰਨੇ ਕੱਚੇ ਆ ਤੇ ਜਿਹੜੇ ਪੁਰਾਣੇ ਰਿਸ਼ਤੇ ਸੀਗੇ ਕਿੰਨੇ ਪੱਕੇ ਸੀਗੇ ਸਾਡੇ ਦਾਦਾ ਜੀ ਹੁਣੀ ਸੀਗੇ ਜੋ ਐ ਉਹ ਸਾਡੇ ਉਹਨਾਂ ਦੇ ਭਰਾ-ਭਰੂ ਐ ਉਹਨਾਂ ਦੇ ਰਿਸ਼ਤੇ ਅਸੀਂ ਹੁਣ ਵੀ ਨਿਭਾਂਦੇ ਹੈਗੇ ਪਏ ਕਿਉਂ ਕਿਉਂਕਿ ਸਾਡੇ ਦਾਦੇ ਹੋਰਾਂ ਨੇ ਸਾਡੇ ਮੰਮਾਂ-ਪਾਪਾ ਨੂੰ ਕਿਹਾ ਏ ਕਿ ਨਹੀਂ ਏ ਤੁਹਾਡੇ ਆਪਣੇ ਐ ਇਹਨਾਂ ਦਾ ਕਰੋ ਪਰ ਜਿਹੜੇ ਸਾਡੇ ਹੁਣ ਦੇ ਰਿਸ਼ਤੇ ਐ ਉਹ ਸਾਡੇ ਹੁਣੀਂ ਲੜਾਈ ਹੋ ਜਾਂਦੀ ਐ ਆਪਸ ਚ ਵੀ ਆ ਰਹਿਣ ਦੇ ਅਸੀਂ ਨਹੀਂ ਤਾਂ ਉਹਨੂੰ ਜਤਾ ਦਈਦਾ ਕਿ ਤੈਨੂੰ ਆ ਨਹੀਂ ਦਿੱਤਾ, ਤੈਨੂੰ ਆ ਨਹੀਂ ਦਿੱਤਾ means ਐਦਾ ਕਹਿਣ ਲੱਗ ਪਈਦਾ ਤਾਂ ਉਸ time ਚਾਹੇ ਕੋਈ ਵੀ ਚੀਜ਼ ਥੀ ਤਾਂ ਸੀ ਉਸ time purity ਥੀ ਲੋਗੋਂ ਮੇਂ। ਕਹਿੰਦੇ ਇੱਕ ਹੈਗਾ ਕਹਿੰਦੇ ਦੂਰ ਦੇ ਢੋਲ ਸੁਹਾਣੇ ਕਿ ਕੋਈ ਵੀ ਚੀਜ਼ ਜਿਹੜੀ ਐ ਨਾ ਉਹ ਦੂਰ ਤੋਂ ਦੇਖਣ ਗਏ ਵਾ ਚੰਗੀ ਲੱਗਦੀ ਪਰ ਜਦੋਂ ਨੇੜਿਓ ਦੇਖੋ ਨਾ ਤਾਂ ਪਤਾ ਲੱਗਦੈ ਕਿ ਅਸਲੀਅਤ ਕਿਆ ਹੈ ਤਾਂ ਕਹਿੰਦੇ ਦੂਰ ਦੇ ਢੋਲ ਹੀ ਸੁਹਾਣੇ ਲੱਗਦੇ ਐ ਕਿ ਕੇਵਲ ਐਦਾਂ ਹੁੰਦੈ ਕਿ ਸਾਨੂੰ ਦੂਰ ਦੀ ਚੀਜ਼ ਆਜਾਦ ਨੀ ਕੁੱਝ ਵਿਖਾ ਨਾ ਵਾਹ ਜਾਨੇ ਆ, ਵਾਹ ਜਾਨੇ ਆ।

ਬਾਹਰ ਕਿਹੜਾ ਤੁਹਾਨੂੰ ਕਿਸੇ ਨੇ ਵੇਹਲੀਆਂ ਦੇ ਦੇਣੀਆਂ ਏਥੇ ਤਾਂ ਫੇਰ ਤੁਸੀਂ ਚੱਲ ਖਾ ਲਓਗੇ ਘਰਦਿਆਂ ਦੀਆ ਉੱਥੇ ਕਿਹਨੇ ਕਿਹੜੇ ਘਰ ਦੇ ਆਉਣਗੇ ਤੁਹਾਨੂੰ ਖਵਾਉਂਣ ਨੂੰ ਫਿਰ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਕੰਮ ਕਰਨਾ ਪੈਂਦਾ ਨਾ ਫੇਰ ਉਹਨਾਂ ਨੂੰ ਚੇਤਾ ਆਉਂਦਾ। ਨਹੀਂ, ਯਾਰ ਘਰ ਰਹਿੰਦੇ ਤਾਂ ਵਧੀਆ ਰਹਿਣਾ ਸੀਗਾ। ਉਹਨਾਂ ਨੇ ਘਰਵਾਲੇ ਤੁਹਾਡੇ ਨਖਰੇ ਚੱਕ ਲੂ ਗੇ ਸੂ ਬਾਹਰ ਆਲੇ ਨੇ ਨੀ ਚੱਕਣੇ ਬਾਹਰ ਤੇ ਤੁਸੀਂ ਕੰਮ ਕਰੋਗੇ ਤਾ, ਤਾਂ ਤੁਹਾਨੂੰ ਕੁਝ ਖਾਣ ਨੂੰ ਮਿਲੇਗਾ ਨਹੀਂ ਕਰਨਗੇ ਤਾਂ ਤੁਹਨੂੰ ਨਹੀਂ ਮਿਲੇਗਾ। ਇੱਕ ਸੀਗਾ, ਇਹੇ ਕਿਹਾ ਸੀਗਾ ਆਹ ਦਾਲ ਵਿੱਚ ਕੁੱਝ ਕਾਲਾ ਹੈ ਕਹਿੰਦੇ ਹੁੰਦੇ ਐ ਨਾ ਕੀ, ਕਿ ਕੋਈ ਸ਼ੱਕ ਦੀ ਗੱਲ ਹੈ ਹੈਂ ਕੀ ਕਿ ਜਦੋਂ ਕੋਈ ਸ਼ੱਕ ਦੀ ਗੱਲ ਹੁੰਦੀ ਐ ਨਾ ਵੀ ਜਿੱਦਾਂ ਹੁਣ ਕਿਸੇ ਤੇ ਵਿਸ਼ਵਾਸ ਨਾ ਹੋਵੇ ਜੋ ਬੰਦਾ ਬੜਾ ਖੁਸ਼-ਖੁਸ਼ ਹੋ ਕੇ ਕਵੇ ਕਿ ਲੈ ਯਰ ਤੂੰ ਆ ਲੈ ਲਿਆ ਏਦਾਂ ਲੈ ਲਿਆ ਫਿਰ ਕਹਿੰਦੇ ਆ ਦਾਲ ਚ ਕੁੱਝ ਕਾਲਾ ਏ, ਕਈ ਵਾਰੀ ਭਰਾ ਹੋਵੇ ਤੇ ਕੁੱਝ ਹੋਵੇ ਤੇ ਓਦਾਂ ਉਹਨਾਂ ਨੇ ਕਦੀ ਪਾਣੀ ਦਾ ਘੁੱਟ ਨਹੀਂ ਦਿੱਤਾ ਹੋਵੇ ਤੇ ਆਂਦਿਆ ਕਹਿਣ ਲੱਗ ਪਵੇ ਕਿ ਤੇਰੇ ਵਾਸਤੇ ਸ਼ਰਬਤ ਵੀ ਹੈਗਾ ਏ ਦਾਲ ਚ ਕੁੱਝ ਕਾਲਾ ਏ ਦੱਸ ਯਰ ਕੀ ਚਾਹੀਦੈ ਤੈਨੂੰ ਜਿਹੜਾ ਤੂੰ ਏਨੇ ਮਸਕੇ ਮਾਰਨ ਲੱਗਾ ਉਹ ਗੱਲ ਹੋ ਜਾਂਦੀ ਨਾ ਐਦਾਂ ਹੀ ਹੁੰਦਾ ਵਾ ਫਿਰ ਕੀ ਵਾਰ ਹੁੰਦਾ ਨਾ

ਕਹਿੰਦੇ ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹੇ ਅਖਾਣ ਵਰਤੀ ਜਾਂਦੀ ਹੈ। ਅੱਛਾ, ਕਹਿੰਦੇ ਜਿੱਦਾਂ ਮੇਰਾ ਮੁੰਡਾ ਉੱਚੀ ਪੜ੍ਹਾਈ ਲਈ university ਚੋਂ ਵਜੀਫਾ ਮਿਲਣ ਕਰਕੇ ਪੜਨ ਲਈ America ਚਲਾ ਗਿਆ ਇਹ ਦੇਖ ਕੇ ਮੇਰੀ ਗੁਆਂਢਣੀ ਵੀ ਏਜੰਟਾਂ ਮਗਰ ਘੁੰਮਣ ਲੱਗ ਪਈ ਕਿ ਕਿਸੇ ਤਰ੍ਹਾਂ ਇਹਦਾ ਨਾਲਾਇਕ ਮੁੰਡਾ ਵੀ America ਚਲਾ ਜਾਵੇ ਇਹ ਦੇਖ ਕੇ ਮੈਂ ਕਿਹਾ ਇਸ ਨੇ ਤਾਂ ਇਹੇ ਗੱਲ ਕੀਤੀ ਕਿ ਆਖਿਰ ਤਾਈ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ ਮਤਲਬ ਵੀ ਜੇ ਤੂੰ ਚਲੀ ਗਈ ਤੇ ਤੇਰਾ ਮੁੰਡਾ ਚਲ ਗਿਆ ਮੈਂ ਕਿਉਂ ਰਵਾਂ ਵੀ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਆ ਸਾਡੇ ਕੋਲ ਹੈਗਾ ਅਸੀਂ ਭਾਵੇਂ ਆਪਣੀ ਵੇਚ ਕੇ ਨਾ ਜਾਈਏ ਉਹੀ ਰੀਸ ਕਰਨੇ ਵਾਲੀ ਗੱਲ ਭਾਵੇਂ ਆਪਣੇ ਪੱਲੇ ਹੋਵੇ ਨਾ ਕੁੱਝ ਪਰ ਰੀਸ ਪੂਰੀ ਕਰਨੀ ਉਹ ਹੁੰਦਾ ਹੀ ਆ ਸਾਰਿਆਂ ਵਿੱਚ ਹੀ ਐ ਆਵਦੇ ਘਰ। ਕਹਿੰਦੇ ਬੱਕਰੀ ਦੁੱਧ ਦਿੰਦੀ ਹੈ ਪਰ ਮੀਂਗਣਾ ਪਾ ਕੇ

ਨਾ ਜਾਓ ਫਿਰ ਵੀ ਇੱਕ ਸਾਡੇ ਕਹਿੰਦੇ ਹੁੰਦੇ ਆ ਹੈਗਾ ਆਪਣੇ ਵਿੱਚ ਆ ਆਦਤ ਕਿ ਜਿਹੜੇ ਕੰਮ ਨੂੰ ਮਨ੍ਹਾਂ ਕਰ ਦਿੱਤਾ ਆ ਕੰਮ ਨਹੀਂ ਕਰਨਾ ਉਹ ਤੇ ਕਰਨਾ ਹੀ ਕਰਨਾ ਚਾਹੇ ਉਹਦੇ ਵਿੱਚ ਉਹਨੂੰ ਸਫਲਤਾ ਮਿਲੇ ਨਾ ਮਿਲੇ ਉਹ ਉਹਨਾਂ ਦੀ ਉਹਦੇ ਬਾਰੇ ਨੀ ਉਹਨੇ ਸੋਚਣਾ ਕਹਿੰਦਾ ਮਤਲਬ ਆਪਾ ਕਰਨਾ ਏ ਤੇ ਮਤਲਬ ਕਰਨਾ ਏੇ ਜੋ ਮਰਜੀ ਹੋ ਜਵੇ ਉਹੀ ਹਿਸਾਬ ਇਹਨਾਂ ਦਾ ਕਿ ਬੱਕਰੀ ਦੁੱਧ ਤਾਂ ਦਿੰਦੀ ਏ ਪਰ ਮੀਂਗਣਾ ਪਾ ਪਾ ਕੇ ਮਤਲਬ ਰੋ-ਰੋ ਕੇ ਕਰਨਾ, ਮਤਲਬ ਕਰਨਾ ਹੀ ਕਰਨਾ ਜੋ ਮਰਜੀ ਹੋ ਜਵੇ। ਇੱਕ ਨਾ ਕਹਿੰਦੇ ਏਕ ਬਿੱਲੀ ਭਾਣੇ ਸ਼ਿੱਕਾ ਟੁੱਟਾ, ਮੈਂ ਜਾਣਾ ਪਰਮੇਸ਼ਵਰ ਤੁੱਠਾ। ਇਹ ਤੇ ਮੈਂ ਵੀ ਪਹਿਲੀ ਵਾਰ ਸੁਣਿਆ ਇਹਦਾ ਮਤਲਬ ਮੈਨੂੰ ਲੱਗਦਾ ਹੈਗਾ ਕਹਿੰਦੇ ਕਿਸੇ ਦਾ ਨੁਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੌਕਾ ਮਿਲ ਜਾਣਾ। ਉਹੋ ਵਾਹ। ਕਹਿੰਦੇ ਜਦੋਂ ਦੇਸ਼ ਬਣਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੀ ਸਾਰੀ ਜਾਇਦਾਦ ਤੇ ਘਰ ਛੱਡਣ, ਛੱਡ ਕੇ ਨੱਠਣਾ ਪੈ ਗਿਆ ਇਸੇ ਸਮੇਂ ਚੋਰਾਂ ਨੇ

ਬੱਸ ਜਿਹੜੀਆਂ ਵਧੀਆ-ਵਧੀਆ ਹੁੰਦੀਆਂ ਇੱਕ ਆਹਾ ਵੇਖੋ। ਕਹਿੰਦੇ ਪੱਗ ਵੇਚ ਕੇ ਘਿਓ ਨੀ ਖਾਈਦਾ, ਆਪਣਾ ਵਿੱਤ ਵੇਖ ਕੇ ਖਰਚਾ ਕਰਨਾ ਚਾਹੀਦਾ ਹੈ। ਤੇ ਵਿੱਤ, ਤੇ ਵਿੱਤੋਂ ਵੱਧ ਨਹੀਂ ਕਰਨਾ ਚਾਹੀਦਾ। ਕਹਿੰਦੇ ਵੇਖ ਤੈਨੂੰ ਆਪਣੀ ਧੀ ਦੇ ਵਿਆਹ ਉੱਪਰ ਵਿੱਤੋਂ ਬਾਹਰ ਖਰਚਾ ਕਰਨ ਦੀ ਜਰੂਰਤ ਨਹੀਂ ਐ। ਸ਼ਰੀਕਾਂ ਨੂੰ ਕਹਿਣ ਦੇ ਜੋ ਕਹਿੰਦੇ ਨੇ ਪਰ ਚੁੱਪ ਕਰਕੇ ਸਾਦਾ ਵਿਆਹ ਕਰਲੈ। ਅਖੇ, ਪੱਗਾਂ ਵੇਚ ਕੇ ਘਿਓ ਨਹੀਂ ਖਾਈਦਾ। ਆਹ ਦੇਖੋ ਆਹ ਬੜੀ ਵਧੀਐ ਨੌਕਰੀ ਆਹ ਅੱਛਾ ਹਾਂ ਇਹ ਤਾਂ ਅਸੀਂ ਵੀ ਸੁਣਿਐ ਨੌਕਰੀ ਵਿੱਚ ਨਖਰਾ ਕਾਹਦਾ ਉਹ ਕਹਿੰਦੇ ਹੁੰਦੇ ਕਈ ਵਾਰ mummies ਵੀ ਕਹਿ ਦਿੰਦੀਆ ਲੈ ਰੋਟੀ ਨੀ ਬਣਦੀ, ਮੈਨੂੰ ਕਹਿੰਦਾ ਕੰਮ ਨਹੀਓ ਲੈ ਮੈਨੂੰ ਨੀ ਪਤਾ ਰੋਟੀ ਨੀ ਮਿਲਦੀ ਫਿਰ ਮੰਮੀ ਨੀ ਕਰਦੀ ਫਿਰ ਕਈ-ਕਈ ਵਾਰੀ ਕਹਿੰਦੀ, ਕਹਿੰਦੀ ਆਹੋ ਭਰਾਵਾ ਨੌਕਰੀ ਵਿੱਚ ਨਖਰਾ ਕਾਹਦਾ ਕਰਨਾ ਹੀ ਪੈਣਾ ਸਾਨੂੰ ਮਤਲਬ ਜਿਹੜੀ ਸਾਨੂੰ ਬੇ-ਮਨੋਂ ਕਰਨੀ ਪਵੇ ਮਨ ਨਾ ਹੋਵੇ ਕਰਨ ਦਾ ਪਰ ਕਰਨੀ ਪੈਣੀ ਕਰੀਏ ਕੀ ਕੌਣ । ਆਹ ਦੇਖੋ ਬੜਾ ਵਧੀਆ ਕਹਿੰਦੇ ਮਨ ਹਰਾਮੀ, ਹੁਜਤਾਂ ਢੇਰ ਜਦੋਂ ਕਿਸੇ ਦਾ ਕੰਮ ਕਰਨ ਨੂੰ ਜੀਅ ਨਾ ਕਰੇ ਤਾਂ ਐਵੇਂ ਬਹਾਨੇ ਕਰੇ ਤਾਂ ਕਹਿੰਦੇ ਹਨ। ਸਤਿਨਾਮ ਨੂੰ ਆਪਣੀ ਜਦੋਂ ਬਾਹਰੋਂ ਪੱਠੇ ਵੱਡ ਕੇ ਲਿਆਉਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਂ ਪੜ੍ਹਨ ਲੱਗਾ, ਇਹ ਸੁਣ ਕੇ ਉਹਦੀ ਮਾਂ ਨੇ ਕਿਹਾ ਮੈਨੂੰ ਪਤਾ ਕਿ ਤੂੰ ਪੜ੍ਹਨਾ-ਪੂੜ੍ਹਨਾ ਕੋਈ ਨੀ ਅਸਲ ਚ ਤੇਰਾ ਕੰਮ ਬੀਤੇ ਹੋਏ ਕੰਮ ਚ ਦਿਲ ਹੀ ਨਹੀਂ ਕਰਦਾ । ਅਖੇ ਮਨ ਹਰਾਮੀ, ਹੁਜਤਾਂ ਢੇਰ। ਵਾਹ ਬੜੇ ਵਧੀਆ-ਵਧੀਆ ਨੇ ਪਤਾ। ਅਮ ਵਾਹ, ਵਾਹ, ਵਾਹ ਹੋਰ ਇੱਕ ਆਹ ਏ ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਏ ਕਹਿੰਦੇ ਅਖੇ

ਜਦੋਂ ਇਹੇ ਵੱਜੇਗਾ ਤਾਂਹੀ ਪਤਾ ਲੱਗੇਗਾ। ਵਾਹ, ਹੈ ਤਾਂ ਵਧੀਆ-ਵਧੀਆ, ਵਧੀਆ ਲਿਖਿਆ ਹੋਇਆ ਨਾ। ਕਹਾਵਤਾਂ ਉਸ time ਐਦਾ ਹੀ ਹੁੰਦਾ ਸੀਗਾ, ਜਦੋਂ ਕਿਸੇ ਨੇ ਕੋਈ ਗੱਲ ਕਰਨੀ ਨਾ ਤਾਂ ਮਤਲਬ ਕੋਈ ਕਹਾਵਤ ਐ ਨੀ ਹਾਂ ਫਿਰ ਐਦਾ ਹੀ ਉਹਨਾਂ ਨੇ ਕੋਈ ਨਾ ਕੋਈ ਕਹਾਵਤ ਮਾਰ ਦੇਣੀ। ਹੈ ਤੇ ਕਹਾਵਤਾਂ ਤੇ ਤਾਂ ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ ਸੀ ਅੱਜਕੱਲ ਤਾਂ ਸਿੱਧਾ ਕਹਿ ਦਿੰਦੇ ਕਿ ਏਦਾਂ ਹੁੰਦਾ ਫਿਰ ਦੂਜਾ ਬੰਦਾ ਕਹਾਵਤ ਕਹਿੰਦੇ ਸੀ ਪਤਾ ਤਾਂ ਲੱਗ ਹੀ ਜਾਂਦਾ ਸੀ ਕਹਾਵਤ ਵੱਜੀ ਕਿੱਥੇ ਨਾਮ ਲੈਣਾ ਨੀ ਅੱਧੀ ਮਾਰ ਦੇਣੀ ਬੰਦਾ ਆਪਣੇ-ਆਪ ਵਿੱਚ ਚੁੱਪ ਕਰ ਕੇ ਬਹਿ ਜਾਂਦਾ ਸੀ ਕਿਉਂਕਿ ਜੇ ਬੋਲ ਪਿਆ ਤਾਂ ਪਤਾ ਲੱਗ ਜਾਣਾ ਕਿ ਇਹਦੇ ਬਾਰੇ ਕਿਹਾ ਕਿਉਂ ਅਗਲਾ ਬੋਲਦਾ ਵੀ ਕੁੱਝ ਨਹੀਂ ਸੀਗਾ ਸਾਹਮਣੇ ਤੋਂ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਗੱਲ ਮੇਰੇ ਬਾਰੇ ਹੀ ਹੋਇਆ ਕਰੂਗੀ ਉਹ ਕੀ ਐ ਕਈ ਤਾਂ ਇਹ ਐ ਸਾਹਮਣੇ ਨੀ ਕਹਿਣਾ ਕੁੱਝ ਵੀ ਪਰ ਬੱਸ ਗੱਲ ਕਰ ਹੀ ਦੇਣੀ ਆ ਅੱਜ ਵਾਲੀ। ਆਏ ਹਾਏ, ਚਾਚਾ ਆਖਿਆ ਪੰਡ, ਕੋਈ ਨਹੀਂ ਚੁੱਕਦਾ ਕਹਿੰਦੇ ਜਦੋਂ ਇਹੇ ਦੱਸਣਾ ਹੋਵੇ ਕਿ ਕੇਵਲ ਮਿੰਨਤ ਨਾਲ ਕੋਈ ਕੰਮ ਨਹੀਂ ਚੱਲਦਾ ਤਾਂ ਕਹਿੰਦੇ ਹਨ

ਸਿਆਣੇ ਕਹਿੰਦੇ ਨੇ ਚਾਚਾ ਆਖਿਆ, ਪੰਡ ਕੋਈ ਨਹੀਂ ਚੁੱਕਦਾ। ਇਹੀ ਆ ਨਾ ਮਤਲਬ ਏ ਆ ਕਿ ਕਿਸੇ ਦੀ ਵੀ ਪੰਡ ਕੋਈ ਨਹੀਂ ਚੁੱਕਦਾ ਤੁਹਾਡੇ ਵਿੱਚ ਦਮ ਹੋਏਗਾ ਤਦ ਤੇ ਕਰਲੋ, ਨਹੀਂ ਦਮ ਏ ਤਾਂ ਰਹਿਣ ਦੋ ਗੱਲ ਖਤਮ।

ਹੈ ਤਾਂ ਬੜੇ ਵਧੀਆ-ਵਧੀਆ ਐ ਇੱਕ ਹੈਗਾ ਅੱਖੀਂ ਵੇਖ ਕੇ ਮੱਖੀ ਨੀ ਨਿਗਲੀ ਜਾਂਦੀ। ਵਾਹ ਬੜੇ ਵਧੀਆ ਬਈ ਕਿ ਜਾਣ ਬੁੱਝ ਕੇ ਨੁਕਸਾਨ ਦੇਣ ਵਾਲਾ ਕੰਮ ਨਹੀਂ ਕੀਤਾ ਜਾਂਦਾ ਜਿੱਥੇ ਤੁਹਾਨੂੰ ਪਤਾ ਹੋਵੇ ਇੱਥੇ ਇਹਦਾ ਨੁਕਸਾਨ ਹੋਣਾ ਕਿਉਂ ਕਰਨਾ ਏ ਜਦੋਂ ਤੁਹਾਨੂੰ ਪਤਾ ਏ ਕਿ ਇੱਥੇ ਇਹ ਕੰਮ ਨੁਕਸਾਨ ਹੋਣਾ ਏ ਫਿਰ ਅਸੀਂ ਕੰਮ ਨਹੀਂ ਕਰਾਗੇ ਉਹੋ ਜੋ ਮਰਜ਼ੀ ਹੋ ਜਵੇ। ਤਾਂ ਕਰਕੇ ਫਿਰ ਜਦੋਂ ਤੁਹਾਨੂੰ ਪਤਾ ਏ ਨਹੀਂ ਹੋਣਾ ਘੱਟੋ-ਘੱਟ ਹਾਂ ਕਹਿਕੇ ਕੋਸ਼ਿਸ਼ ਕਰ ਲੈਨੇ ਆ ਫਿਰ ਜਦੋਂ ਤੁਹਾਨੂੰ ਪਤਾ ਏ ਕਿ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਹੋ ਰਿਹਾ ਫਿਰ ਤਾਂ ਫਿਰ ਕਿਉਂ ਆਪਣੀ ਮਿਹਨਤ ਨੂੰ ਬੇਕਾਰ ਕਰਨਾ ਇਹਦੇ ਬਜਾਏ ਕਿ ਜਿਹੜਾ ਕੰਮ ਸਾਥੋਂ ਅਸਾਨੀ ਨਾਲ ਹੋ ਜਵੇ ਉਹਦੇ ਵਿੱਚ ਕਰੋ ਜੋ ਕੰਮ ਨਹੀਂ ਹੋਣਾ ਉਹਦੇ ਵਿੱਚ ਕਿਉਂ ਕਰਨਾ ਫਿਰ

ਕਾਜਲ ਦੀਦੀ ਸਲਾਮ

ਤੂੰ ਕਿਉ ਹੱਸ ਬੈਠੀ ਠਾਕੁਰ ਏਨੀ ਆ ਠੀਕ ਠਾਕ ਈ ਰਹਿਨੀ ਆ ਰਹਿਨੀ ਕਿੱਥੇ ਆ ਤੂੰ ਰਹਿਨੀ ਆ ਮੈਂ ਘਰੇ ਈ ਰਹਿਨੀ ਆ

ਤੇਨੂੰ seal ਕੀਤੇ ਦਾ ਘਰੇ ਤੂੰ ਬਾਹਰ ਉੱਡੀਂ ਐ ਨਾ ਤੂੰ ਬਾਹਰ ਉੱਡੀਂ ਦੀ ਆ ਨੇ ਤਾਂ ਨੀ ਮੈਨੂੰ ਬਹੈ ਜਾਣ ਦਿੰਦੇ ਨਹੀਂ ਤੇਨੂੰ quarantine ਕੀਤੇ ਦਾ ਘਰੇ

ਹਾਂ, ਤੂੰ ਬਾਹਰ ਉਡੀ ਐ ਨਾ ਤਾਂ ਕਰਕੇ ਮੈਨੂੰ ਘਰ ਬਿਠਾਇਆ ਵਾ ਏਹ ਕਨੂਨਣ

ਮਤਲਬ ਕੀ ਇੱਕ ਨੂੰ ਉੱਡਣ ਦਉ ਤੇ ਤੁਸੀਂ ਬਾਦ ਚੋਂ ਉੱਡਿਓ

ਇੱਕ ਨੂੰ ਉੱਡਣ ਲੈਣ ਦੋ ਪਹਿਲੇ ਹਵਾ ਚ

ਹੋਰ ਸੁਣਾ ਵਧੀਆ

ਹੋਰ ਰਟਿਆ ਗਿਆ ਹੁਣ ਅੱਛਾ ਹੋਰ ਗਲ ਈ ਏਹ ਹੁੰਦੀ ਆ ਹਮ ਹੋਰ ਸੁਣਾ

ਵੈਸੇ ਇੱਕ ਜਣਾ ਹੋਣਾ ਚਾਹੀਦਾ ਘਰ ਚ ਬਕਵਾਸ ਕਰ ਦੇਣ ਰਹਿਣ ਵਾਲਾ ਤੂੰ ਵੇਖ ਹਾਂ, ਤੇਨੂੰ ਲੁਤਰੋਂ ਦਿੱਤੀ ਰੱਬ ਨੇ ਬਕਵਾਸ ਕਰਣ ਲਈ ਇੱਕ ਤੂੰ ਹੋਈ ਇੱਕ ਰੂਪ ਹੋਈ ਏਹ ਦੋ ਬੰਦਿਆ ਨੂੰ ਦੇ ਦਿੱਤੀ ਆ, ਤੂੰ ਵੀ ਵਿੱਚ ਈ ਆਉਂਦੀ ਆ ਮੈਨੀ ਆਉਂਦੀ ਜਿੰਨਾ ਤੁਸੀਂ ਬੋਲਦੀਆਂ ਉਨਾਂ ਨੀ ਮੈਂ ਬੋਲਦੀ

ਤੁਹਾਡੇ ਜਿੰਨੀ ਮੈਨੂੰ ਬਕਵਾਸ ਕਰਣੀ ਨੀ ਆਉਂਦੀ ਜਿੰਨਾ ਕੁ ਤੂੰ ਬੋਲਦੀ ਆ ਓਨਾ ਕੋਈ ਇਸ ਦੁਨੀਆ ਤੇ ਬੋਲਦਾ ਨੀ ਹੋਣਾ ਛਿੱਤਰ ਤਾਂ ਨੀ ਖਾਣੇ ਹੁਣ ਮੇਰੇ ਕੋ ਮਾਰੇਗੀ ਕਿੱਦਾਂ phone ਵਿੱਚੋਂ ਸੁੱਟ ਦੇਣੇ ਮੈਂ ਤੇਰੇ ਕੰਨਾ ਤੇ ਵੇਖੀ ਵਜਦੀਆਂ ਕਿੱਦਾਂ

ਕੋਈ ਨੀ ਇੱਥੇ ਤੇ ਆਉਣਾ ਈ ਆ ਬਕਵਾਸ ਵੀ ਕੋਈ ਕੋਈ ਕਰਦਾ ਆ ਏ ਕਿਸੇ ਕਿਸੇ ਚ ਈ ਹੁੰਦਾ ਬਕਵਾਸ ਕਰਨ ਦਾ ਵੀ talent

ਹਾਂ ਬਸ ਬਸ ਫਿਰ ਉਹੋ ਚੇਤੇ ਰੱਖ ਹੋਰ ਸੁਣਾ ਬਸ ਠੀਕ ਆ ਤੂੰ ਦੱਸ ਕਿੱਦਾਂ ਚੱਲਦਾ ਕੰਮ ਕਾਜ ਕੰਮ ਕਾਜ ਵਧੀਆ ਰੱਬ ਦੀ ਕਿਰਪਾ ਆ

ਬਸ ਠੀਕ ਆ ਤੇ ਕਾਜਲ ਦੀਦੀ, ਹੁਣ ਨੀ ਆਉਂਦਾ ਹੈਪੀ ਬਈਆ ਦੁਕਾਨ ਤੇ

ਬੰਦਾ ਬੁੰਦਾ ਵੀ ਨੀ ਹੈ ਆ ਕੇ ਜਿਦਾਂ ਕੋਈ ਵੀ ਆ ਕੇ ਤੇਰੇ ਲਾਗੇ ਬਹਿ ਜਾਂਦਾ ਹੁੰਦਾ ਈ ਨੀ, ਮੇਰੇ ਕੋਲ ਮੁਹ ਬੰਦ ਕਰ ਮੈਂ ਕੀ ਕਹਿਣਾ ਸੀ ਤੂੰ ਨੋਕ ਐ ਹੋਰ ਸੁਣਾ ਬਾਦ ਚ ਦੱਸਾਂਗੀ ਘਰੇ ਆਏਗੀ ਨਾ ਫੇਰ ਦੱਸਾਂਗੀ ਤੇਨੂੰ

ਅੜੀਏ ਮੈਨੂੰ ਨੀਂਦ ਆਉਣ ਡਈ ਤੇ ਅਕਾਸ਼ ਕਹਿੰਦਾ ਕਿ ਇੱਥੇ ਆ ਦੁਕਾਨ ਤੇ ਮੈਂ ਜਾਣਾ ਖੇਡਣ ਆਹੋ ਉਹਡਾ ਦਾ ਵੀ ਟੈਮ ਹੋਗਿਆ ਹਾਂ ਰੂਥ ਨੂੰ ਦੱਸ ਕੇ ਬਿਠਾ ਦੇ ਸਾਰਾ ਕੁਸ਼

ਮਾਸੀ ਨੂੰ ਬਿਠਾ ਲਾ ਜਾਂ ਫਿਰ, ਕਹਿ ਮੈਨੂੰ ਨੀਂਦਰ ਆਈ ਆ ਠੀਕ ਆ ਬਿਠਾਉਣੀ ਆ ਆਉਣੀ ਕਿਦੇ ਤੇ ਆ ਕਾਜਲ ਦੀਦੀ ਤੂੰ ਪੈਦਲ ਈ ਆਉਣੀ ਆ

ਬੜੀ powerful ਆ ਜਿੰਨੀ ਮੋਟੀ ਹੁਣੀ ਆ ਉਨਾਂ ਫੈ fat ਚ ਕਮ ਕਰ ਲੈਂਦੀ ਆ ਤੂੰ ਮੈਂ ਨਾਲ਼ ਨਾਲ਼ ਈ recover ਕਰ ਲੈਂਦੀ ਹੁੰਦੀ ਆਪਣਾ ਆਪ ਮੋਟੀ ਹੋਣ ਦਿੰਦੀ ਨੀ ਮੈਂ ਤੂੰ ਠੀਕ ਆ ਜਦ ਮੈਨੂੰ ਲੱਗੇ ਮੈਂ ਮੋਟੀ ਹੋਣ ਲੱਗੀ ਆ, ਫੇਰ ਮੈਂ ਫੇਰ running start ਕਰ ਲੈਂਦੀ ਹੁੰਦੀ ਜਾਂ gym join ਕਰ ਲੈਂਦੀ ਹੁੰਦੀ ਫਿਰ ਫੇਰ ਪਤਲੀ ਹੋ ਜਾਨੀ

ਪਤਲੇ ਹੋਣ ਦਾ ਚੰਗਾ ਤਰੀਕਾ ਤੇਰੇ ਕੋਲ ਹੁਣ ਫਿਰ ਹੈਨਾ running start ਕਰੋ ਦੋੜ, ਦੋੜ ਲਾਉਣੀ ਸ਼ੁਰੂ ਕਰਦੋ ਤੇ ਪਤਲੇ ਹੋ ਜਾਈਦਾ ਅਸੀਂ ਤਾਂ ਰੋਜ਼ ਵਿਚਾਰੇ ਦੋੜਨੇ ਈ ਰਹਿੰਦੇ ਤੂੰ ਅੱਗੇ ਬੜੀ ਮੋਟੀ ਐ ਕਿਤੇ ਮੈਨੂੰ ਮੋਟੇ ਹੋਣਾ ਵੀ ਨੀ ਹੈਗਾ ਮਿਣੀਏ ਕਿੱਦਾਂ ਦਾ ਲੱਗਦਾ ਬੰਦਾ ਹੈਨਾ ਮੋਟਾ ਹੋਕੇ ਹੁਣ ਤੇਰੇ ਮੰਮਾ ਵੇਖ ਕਿੱਦਾਂ ਦੇ ਆ ਓਦਾ ਸੋਹਣੇ ਆ ਤੇ ਪੇ ਢਿੱਡ ਤੋਂ ਵੇਖ ਕਿੱਡਾ ਬੜਾ ਲੱਗਦਾ ਐ ਤੇ ਓਹੀ ਤੇ ਹੁਣ ਘੱਟ ਕਰਨ ਡਏ ਆ ਹੁੰਦਾ ਈ ਨੀ

ਹੋ ਜਾਂਦਾ diet ਤੇ ਰਹੋ gym join ਕਰੋ ਕੁਸ਼ ਵੀ ਕਰੋ

ਹੁਣ ਨੀ ਖਾਂਦੇ ਹੈ ਹੁਣ ਬਣਾ ਬਣਾ ਬਨਾਣ ਈ ਨੀ ਦਿੰਦੇ ਚੱਲ ਵਧੀਆ ਆ ਏ ਫਿਰ ਪਤਾ ਕਿਓ ਵੀ ਹੈ ਨਾ ਵੀ ਸੂਗਰ ਵ ਆ ਵਧੀਆ ਆ ਪਰਹੇਜ ਕਰ ਲੈਣਗੇ ਤੇ

ਪਾਪਾ ਵੇਖ ਹਾਂ ਤੇਰੇ ਹੋਰ ਤੇਰੇ ਪਾਪਾ ਦਾ ਵੀ ਮਟਕਾ ਕਿੱਡਾ ਵੱਡਾ

ਪਾਪਾ ਦਾ ਮਟਕਾ ਘੱਟ ਗਿਆ ਵਾ ਹੁਣ ਜਿਆਦਾ ਦੋੜ ਲੱਗਦੀ ਨਾ

ਜਿਦਾਂ ਲਾਡੀ ਮਾਸੀ ਦਾ ਵਾਂ ਹਮ ਓਦਾ ਈ ਆ ਤੇ ਉਹ ਉੱਤੋਂ ਲੈਣ ਵੀ ਮਟਕਾ ਈ ਆਉਂਦੇ ਤੇ ਮੈਂ ਉਹਨਾਂ ਦਾ number save ਕੀਤਾ ਮਟਕਾ ਅੰਕਲ ਤੂੰ ਜਿਹਦਾ ਨੀ ਉਹਦਾ ਈ ਮੋਜੂ ਬਣਾ ਦਿਆ ਕਰ ਤੇ ਹੋਰ ਮਟਕਾ ਅੰਕਲ number save ਕਰਕੇ ਤੇ ਮੈਨੂੰ ਬਾਦ ਚ ਯਾਦ ਆਇਆ ਮੈਂ ਕਿਹਾਂ ਯਾਰ ਇੱਕ ਸਾਡੇ ਪਿੰਡ ਵੀ ਏਦਾਂ ਦੇ ਈ ਆ ਫੇਰ ਮੈਨੂੰ ਆਪੇ ਬੜਾ ਹਾਸਾ ਆਇਆ ਮੈਂ ਕਿਹਾਂ ਹਾਂਆ ਏਹ ਕੀ ਮੈਂ save ਕਰਤਾ ਹੋਰ ਸੁਣਾ

ਨਾ ਯਾਰ ਮੈਨੂੰ ਨੀ ਆਉਂਦਾ ਮੈਨੂੰ ਬੜੇ ਸਹੀ ਤਰੀਕੇ ਨਾਲ਼ ਆਉਂਦਾ ਆ ਕੀ ਬਣਾਉਣੇ ਆਉਂਦਾ ਕਿਹਦਾ ਕਾਡ ਬਣਾਉਣਾ ਆਉਂਦਾ ਜਿੱਦਾ ਦਾ ਮਰਜ਼ੀ ਬਣਵਾ ਲਾ ਤੂੰ phone ਤੋਂ ਦਿਖਾ ਕੇ

ਬਸ ਇੱਕ drawing ਵਾਲਾਂ ਨੀ, ਮਤਲਬ ਕੀ ਇੱਦਾਂ ਜਿਦਾਂ ਕੁਛ ਲਿਖਨਾ ਹੋਏ ਤਾਂ ਮੈਂ ਸੋਹਣੀ ਸੋਹਣੀ handwriting ਚ ਲਿਖ ਦਿੰਦੀ ਪਰ ਜਿਦਾਂ drawing ਬਣਾਉਣੀ ਨਾ ਕਿਸੇ ਦੀ, ਉਹ ਨੀ ਮੈਨੂੰ ਆਉਂਦੀ ਕਰਣੀ, ਏਦਾਂ ਕਾਡ ਭਾਂਵੇ ਤੂੰ ਜਿਦਾਂ ਦਾ ਮਰਜ਼ੀ ਬਨਾਲਾਂ ਹਲੇ ਵੀ ਮੈਂ ਓਹੀ ਕਾਰਾਂਗੀਰੀ ਕਰਿਆ ਕਰਦੀ ਆ ਨਸ਼ਾ ਕਿਹੜੀ ਕਰੇਗੀਰੀ ਕਰੀ ਜਾਨੀ ਐ

ਕਾਡ ਬਣਾਉਣ ਦਈ ਆ mother ਸਿਆ ਤੇ ਮੇਰਾ ਸਿਰ ਦਰਦ ਕਰਨ ਲੱਗ ਪਿਆ ਈ ਓ ਕਰਲਾ ਹਾਂ ਗੱਲ ਸਿਰ ਪਕਵਾਉਂਦੀ ਹੁਣ ਮਾੜੀ ਮੋਟੀ ਕਰਲਾ ਪਰਸੋਂ ਗੀਨੇਗੀ ਹੁਣ ਬਸ ਬਾਦ ਚੋਂ ਕਰੀ ਪਹਿਲੇ ਗੱਲ ਕਰ ਹੈਂ ਅਹ ਫੇਰ ਮੈਨੂੰ ਕੋਈ ਗੱਲ ਸੁਣਾ ਮੈਂ ਤੈਨੂੰ ਕਿਹੜੀ ਸੁਣਾਵਾਂ ਤੂੰ ਮੈਨੂੰ ਸੁਣਾ ਮੈਂ ਤੇਨੂੰ ਰਾਤੀ ਕਿੰਨੀਆ ਬੜੀਆ ਸੁਣਾਈਆਂ ਹੁਣ ਮੈਨੂੰ ਹੁਣ ਵੀ ਸੁਣਾ

ਜਿਦੀ ਮਰਜ਼ੀ ਸੁਣਾ ਕੋਈ ਚੁਗਲੀ ਕਰ ਅਪਣੇ ਮੁਹੱਲੇ ਦੀ ਮੈਨੂੰ ਨੀ ਆਉਂਦੀ ਆ ਏ ਤੇ ਤੂੰ ਕਰ ਤੈਨੂੰ ਪਤਾ ਰਾਤੀ ਅਸੀਂ ਨਾ ਓਥੇ ਗਏ ਸੈਰ ਕਰਨ ਇੱਥੇ ਸਾਡੇ ਇੱਕ ਜਨਾਨੀ ਆ ਉਹ ਨਸ਼ਾ ਕਰਦੀ ਆ